ਪੇਹਨੇਯਾ ਹੋਯਾ ਹੈ ਤੇ ਕੋਲ ਦਵਾਈਆਂ ਪਾਇਆਂ ਹਨ।

ਕੂੜਾ ਪਾਉਣ ਵਾਲਾ ਡੱਬਾ ਪਿਆ ਹੈ ਤੇ ਇੱਕ ਔਰਤ ਗੇਟ ਵਿੱਚ ਖੜੀ ਹੈ।

ਇੱਥੇ ਇੱਕ ਲਾਲ ਰੰਗ ਦੀ ਸਕੂਟਰੀ ਹੈ ਜਿਹਦੇ ਉੱਪਰ ਮੁੰਡਾ ਬੈਠਾ ਹੋਇਆ ਹੈ।

ਰਾਸਤਾ ਹੈ ਰਾਸਤੇ ਦੇ ਆਲੇ ਦੁਆਲੇ ਕਿੰਨੇ ਸਾਰੇ

ਦਰਖਤ ਲੱਗੇ ਹੋਏ ਹਨ ਤੇ ਇੱਕ ਲਾਲ ਰੰਗ ਦੀ ਇਮਾਰਤ ਦਿਖ ਰਹੀ ਹੈ।

ਤੇ ਹੋਰ ਵੀ ਬਹੁਤ ਸਾਰੇ ਆਦਮੀ--

ਚੌਂਕੀਦਾਰ ਵੀ ਖੜਾ ਹੈ ਤੇ ਉਸਦੇ ਕੋਲ--

ਮੇਜ ਦੇ ਉੱਪਰ ਚਿੱਟਾ ਕਪੜਾ ਪਿਆ ਹੈ।

ਲੱਗੇ ਹੋਏ ਹਨ ਤੇ ਇੱਕ ਵੱਡਾ ਦਰਖਤ ਲੱਗਾ ਹੋਇਆ ਹੈ।

ਇਥੇ ਇੱਕ ਸੂਟਾਂ ਦੀ ਦੁਕਾਨ ਹੈ ਜਿਸ ਅੰਦਰ--

ਤੇ ਵੱਡੇ ਦਰਖਤ ਲੱਗੇ ਹੋਏ ਹਨ।

ਤੇ ਬਾਹਰ ਵੱਡਾ ਸਾਰਾ ਪੋਸਟਰ ਲੱਗਾ ਹੋਇਆ ਹੈ ਤੇ ਇੱਕ ਗੱਡੀ ਖੜੀ ਹੈ।

ਇੱਥੇ ਇੱਕ ਏਸ਼ੀਅਨ ਪੇਂਟ ਦੀ ਦੁਕਾਨ ਹੈ ਜਿੱਸ ਦੇ ਬਾਹਰ--